ਕੁਝ ਆਦਮੀ ਵੀ ਦਿਖਾਈ ਦੇ ਰਹੇ ਹਨ ਇਹ ਇੱਕ ਰੈਸਟੋਰੈਂਟ ਹੋਟਲ ਲੱਗ ਰਿਹਾ ਹੈ।

ਅਖਰੋਟ ਤਰਹਾਂ ਦੀਆਂ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਹਨ ਦੁਕਾਨ ਦੇ ਅੰਦਰ ਵੀ ਕੁਛ ਸਮਾਨ ਪਿਆ ਹੋਇਆ ਨਜ਼ਰ--

ਅਤੇ ਹੋਰ ਵੀ ਚੀਜਾਂ ਵੇਚਣ ਵਾਲਿਆਂ ਬਹੁਤ ਜੀਆਦੀਆਂ ਜਿਵੇਂ ਕੀ ਲੋਸ਼ਨ ਵਗੈਰਾ ਕਰੀਮ ਵਗੈਰਾ ਵੀ ਪਾਈਆਂ ਹੋਈਆਂ ਨਜਰ ਆ ਰਹੀਆਂ ਹਨ।

ਲੰਘਣ ਨੂੰ ਸ਼ਾਮ ਹੀ ਕੀਤੀ ਹੋਈ ਹੈ ਤੇ ਸਾਹਮਣੇ ਇੱਕ ਵਾਈਟ ਕਲਰ ਦੀ ਦੀਵਾਰ ਵੀ ਨਜ਼ਰ ਆ ਰਹੀ ਹੈ।

ਨੀਲੇ ਰੰਗ ਦਾ ਦਿਖਾਈ ਦੇ ਰਿਹਾ ਹੈ ਇੱਕ ਪਿੰਕ ਰੰਗ ਦਾ ਦਿਖਾਈ ਦੇ ਰਿਹਾ ਹੈ ਇੱਕ ਹਰੇ ਰੰਗ ਦਾ ਦਿਖਾਈ ਦੇ ਰਿਹਾ ਹੈਗਾ।

ਇਸ ਤਸਵੀਰ ਵਿੱਚ ਇੱਕ ਗੱਡੀ ਦਿਖਾਈ ਦੇ ਰਹੀ ਹੈ। ਦੋ ਆਦਮੀ ਦਿਖਾਈ ਦੇ ਰਹੇ ਹਨ।

ਅਤੇ ਓਹਦੇ ਨਾਲ ਬਰਾਊਨ ਕੇ ਪਿੱਛੇ ਵੀ ਦੋ ਲੱਗਿਆ ਹੋਇਆ ਹੈ ਬਾਲ ਵੀ ਨਜ਼ਰ ਆ ਰਹੇ ਹਨ ਗੱਦੀ ਦੇ ਨੀਚੇ ਵੀ ਬਾਲ ਹੁੰਦੇ ਹਨ।

ਜਿਸ ਦੇ ਵਿੱਚ ਦੋ ਚੇਅਰ ਪਈਆਂ ਹੋਈਆਂ ਨਜ਼ਰ ਆ ਰਹੀਆਂ ਜਿੰਨ੍ਹਾਂ ਦਾ ਚਿੱਟਾ ਹੈ।

ਸਾਹਮਣੇ ਹੀ ਇੱਕ ਦੀਵਾਰ ਨਜ਼ਰ ਆ ਰਹੀ ਹੈ ਅਤੇ ਇਕ ਗੱਡੀ ਵੀ ਖੜੀ ਹੋਈ ਨਜ਼ਰ ਆ ਰਹੀ ਹੈ।

ਜਿਹਦਾ ਰੰਗ ਯੈਲੋ ਹੈ ਰੈਡ ਹੈ ਅਤੇ ਪਿੱਛੇ ਇੱਕ ਵਿੰਡੋ ਦਿਖਾਈ--

ਟਰਾਲੇ ਵਿੱਚ ਪਰਾਲੀ ਘੋੜਾ ਲੱਗਿਆ ਹੋਇਆ ਹੈ ਅਤੇ ਪਰਾਲੀ ਦੀ ਪਈ ਹੋਈ ਹੈ ਦੋ ਆਦਮੀ ਸਾਈਡ ਤੇ ਖੜੇ ਹਨ।

ਕੁੱਛ ਆਦਮੀ ਵੀ ਦਿਖਾਈ ਦੇ ਰਹੇ ਹਨ ਇੱਕ ਟਰਾਲਾ ਪਿੱਛੇ ਲੱਗਿਆ ਹੋਯਾ ਦਿਖਾਈ ਦੇ ਰਿਹਾ ਹੈ।